ਇਸ ਪਿੱਚਰ ਵਿੱਚ ਸਾਨੂੰ ਦੋ ਵਿਅਕਤੀ ਦਿੱਖ ਰਹੇ ਹਨ।

ਇਹ ਰੈਸਟੂਰੈਂਟ ਦੇਖਣ ਵਿੱਚ ਬਹੁਤ ਹੀ ਵਧੀਆ ਲੱਗ ਰਿਹਾ ਹੈ।

ਇਹ ਸ਼ੋਪ ਵੀਲਸ ਅਤੇ ਟਾਇਰ ਦੀ ਹੈ।

ਇੱਕ ਬਹੁਤ ਵਧੀਆ ਵਿਊ ਦੇਖਣ ਨੂੰ ਮਿਲ ਰਿਹਾ ਹੈ।

ਇਸ ਦੇ ਬਾਹਰ ਕਲਰ ਆਈਡੀਆਸ ਵਿੱਦ ਏਸ਼ੀਅਨ ਪੇਂਟ੍ਸ ਲਿਖਿਆ ਹੋਇਆ ਹੈ।

ਏਸ ਪਿੱਕਰ ਵਿੱਚ ਸਾਨੂੰ ਬਹੁਤ ਸਾਰੇ ਲੋਕ ਦਿਖਾਏ ਦੇ ਰਹੇ ਹਨ।

ਇਸ ਸ਼ੋਪ ਦੇ ਅੰਦਰ ਬਹੁਤ ਸਾਰਾ ਸਮਾਨ ਦੇਖਣ ਨੂੰ ਮਿਲ ਰਿਹਾ ਹੈ।

ਇਸ ਦੇ ਅੰਦਰ ਦੋ ਆਦਮੀ ਕੰਮ ਕਰ ਰਹੇ ਹਨ।

ਇਸ ਪਿਕਚਰ ਵਿੱਚ ਸਾਨੂੰ ਇੱਕ----

ਇਸ ਦੇ ਅੰਦਰ ਬਹੁਤ ਸਾਰੇ ਬੱਚੇ ਬੈਠੇ ਹੋਏ ਹਨ।

ਇੱਸ ਪਿਕਚਰ ਵਿੱਚ ਸਾਨੂੰ ਇੱਕ ਸ਼ੌਪ ਦਿਖਾਈ ਦੇ ਰਹੀ ਹੈ।

ਏ-ਟੀ-ਐਮ ਦੇ ਅੰਦਰ ਬਹੁਤ ਸਾਰੇ ਲੋਕ ਖੜੇ ਹੋਏ ਹਨ।

ਇੱਥੇ ਸਾਨੂੰ ਇੱਕ ਬਹੁਤ ਹੀ ਵੱਡਾ ਇਹ ਦਰੱਖਤ ਵੀ ਦਿਖਾਈ ਦੇ ਰਹੇ ਹਨ।

ਏਸ ਪਿਚਰ ਵਿੱਚ ਸਾਨੂੰ ਇੱਕ ਬਹੁਤ ਵਧੀਆ ਵਿਊ ਦਿਖਾਈ ਦੇ ਰਿਹਾ ਹੈ।

ਇਸ ਦੇ ਅੰਦਰ ਬਹੁਤ ਸੋਹਣੀਆਂ-ਸੋਹਣੀਆਂ ਡਰੈਸਸ ਲੱਗੀਆਂ ਹੋਈਆਂ ਹਨ।

ਸਾਹਨੂੰ ਇਥੇ ਇੱਕ ਬੋਹਤ ਵਡੀ ਸ਼ੋਪ ਦਿਖਾਈ ਦੇ ਰਹੀ ਹੈ।